ਇੱਥੇ ਇੱਕ ਪੱਕਾ ਤਲਾਬ ਬਣਿਆ ਹੋਇਆ ਹੈ ਅਤੇ ਪਹਾੜ ਵੀ ਦਿਖਾਈ ਦੇ ਰਹੇ ਹਨ ਇੱਥੇ ਕੁਝ ਦਰਖ਼ਤ ਅਤੇ ਗਮਲੇ ਵੀ ਲੱਗੇ ਹੋਏ ਹਨ।

ਏਹ ਇੱਕ ਹਵੇਲੀਨੁਮਾਂ ਬੋਹੁਤ ਪੁਰਾਨੀ ਬਿਲਡਿੰਗ ਹੈ ਜਿੱਸ ਦਾ ਰੰਗ ਕ੍ਰੀਮ ਅਤੇ ਲਾਲ ਹੈ ਇਸਦੇ ਮੂਰੇ ਇੱਕ ਬਗੀਚਾ ਵੀ ਬਨਿਆ ਹੋਇਆ ਹੈ ਪਰ ਇੱਸ ਹਵੇਲੀ ਦਾ ਰੰਗ ਖਰਾਬ ਹੋ ਚੁੱਕਿਆ ਹੈ।

ਏਹ ਇੱਕ ਬੋਹੁਤ ਵੱਡੀ ਨਦੀ ਹੈ ਜਿੱਸ ਵਿੱਚ ਕਈ ਆਦਮੀ ਅਤੇ ਔਰਤਾਂ ਪੂਜਾ ਅਤੇ ਇਸ਼ਨਾਨ ਕਰ ਰਹੇ ਹਨ ਏੱਥੋਂ ਇੱਕ ਬੋਹੁਤ ਵੱਡਾ ਸਾਰਾ ਪੁੱਲ ਦਿਖਾਈ ਦੇ ਰਿਹਾ ਹੈ ਜਿੱਸ ਊਪਰ ਬੋਹੁਤ ਲੋਕ ਆ ਜਾ ਰਹੇ ਹਨ।

ਇੱਥੇ ਦੋ ਬੱਚੇ ਇੱਕ ਥੜੀ ਉੱਪਰ ਬੈਠੇ ਹਨ ਜੋ ਫੋਨ ਉੱਪਰ ਕੁਝ ਦੇਖ ਰਹੇ ਹਨ ਅਤੇ ਪਿੱਛੇ ਇੱਕ ਵੱਡਾ ਬੋਰਡ ਵੀ ਲੱਗਿਆ ਹੋਇਆ ਹੈ ਇੱਥੇ ਦੋ ਆਟੋ ਵੀ ਆ ਜਾ ਰਹੇ ਹਨ।

ਬਹੁਤ ਸਾਰੀਆਂ ਲਾਈਟਾਂ ਲੱਗੀਆਂ ਹੋਈਆਂ ਹਨ।

ਇਹ ਇੱਕ ਬਾਗ ਹੈ ਜਿਸ ਵਿੱਚ ਤਰ੍ਹਾਂ ਤਰ੍ਹਾਂ ਦੇ ਦਰਖਤ ਅਤੇ ਪੌਦੇ ਲੱਗੇ ਹੋਏ ਹਨ ਇਸ ਵਿੱਚ ਲੋਕਾਂ ਦੇ ਬੈਠਣ ਲਈ ਸੀਮੈਂਟ ਦੇ ਬੈਂਚ ਵੀ ਪਏ ਹੋਏ ਹਨ।

ਇੱਥੇ ਬਹੁਤ ਸਾਰੇ ਲੋਹੇ ਦੇ ਗਮਲੇ ਰੱਖਣ ਵਾਲੇ ਸਟੈਂਡ ਅਤੇ ਟੇਬਲ ਪਏ ਹੋਏ ਹਨ ਇੱਥੇ ਕੁਝ ਵਾਹਣ ਵੀ ਖੜੋਤੇ ਹਨ ਅਤੇ ਵੱਡੀਆਂ-ਵੱਡੀਆਂ ਦੋ ਬਿਲਡਿੰਗਾਂ ਨਜ਼ਰ ਆ ਰਹੀਆਂ ਹਨ।

ਇਹ ਇੱਕ ਖੇਡ ਦਾ ਬਹੁਤ ਵੱਡਾ ਮੈਦਾਨ ਹੈ ਜਿਸ ਵਿੱਚ ਬਹੁਤ ਲੜਕੇ ਫੁੱਟਬਾਲ ਖੇਲ ਰਹੇ ਹਨ ਅਤੇ ਉੱਪਰ ਸੂਰਜ ਛਿੱਪ ਰਿਹਾ ਹੈ।

ਇਹ ਇੱਕ ਚਿੱਟੇ ਰੰਗ ਦੀ ਬਿਲਡਿੰਗ ਹੈ ਜਿਸ ਦੇ ਵਿਹੜੇ ਵਿੱਚ ਕਈ ਗੱਡੀਆਂ ਪਾਰਕ ਕੀਤੀਆਂ ਹੋਈਆਂ ਹਨ ਇੱਥੇ ਕਾਲੇ ਰੰਗ ਦੀਆਂ ਕੁਰਸੀਆਂ ਵੀ ਪਈਆਂ ਹਨ।